ਕਿਸੇ ਦੇ ਸਹਾਰੇ ਉਹ ਆਪਣੇ ਲਈ ਛੱਤ ਦਾ ਇੰਤਜਾਮ ਕਰਕੇ ਦਏ ਜੇ ਜੇ ਇਹ ਮਨ ਜਾਵੇ ਕਿ ਕਿਸਮਤ ਕੁੱਝ ਹੈ ਪ੍ਰਮਾਤਮਾ ਨੇ ਜੋ ਸਾਡੀ ਕਿਸਮਤ ਵਿੱਚ ਲਿਖ ਦਿੱਤਾ ਹੈ ਉਹ ਸਾਨੂੰ ਜ਼ਰੂਰ ਮਿਲੇਗਾ ਤਾਂ ਵੀ ਇਹ ਇੱਕ ਸਚਾਈ ਹੈ। ਕਿ ਜੋ ਕੁੱਝ ਸਾਡੀ ਕਿਸਮਤ ਵਿੱਚ ਹੈ ਉਸ ਨਾਲ ਹਾਸਿਲ ਕਰਨ ਲਈ ਵੀ ਸਾਨੂੰ ਕੁੱਝ ਨਾ ਕੁੱਝ ਉਦਮ ਤਾਂ ਕਰਨਾ ਹੀ ਪੈਂਦਾ ਹੈ ਸਤਿ ਸ੍ਰੀ ਅਕਾਲ ਜੀ।

Okay ਜੀ ਹਮ

ਹਮ

Online food delivery system ਜ਼ਿਆਦਾਤਰ ਕਾਰੋਬਾਰੀ ਲੋਕਾਂ ਲਈ ਸਭ ਤੋਂ ਤੇਜ਼ੀ ਨਾਲ ਵੱਧ ਰਹੀ marketing ਰਣਨੀਤੀ ਵਿੱਚੋਂ ਇੱਕ ਹੈ ਵਧੇਰੇ ਮੁਨਾਫ਼ਾ ਕਮਾਉਣ ਲਈ,

ਉਹਨਾਂ ਦੇ ਰੋਜ਼ੀ ਰੋਟੀ ਤੋਂ ਖ਼ੁਸ਼ ਨਹੀਂ ਹਨ ਤਾਂ ਇਸ ਪੀਛੇ ਕੀਤੀ ਗਈ ਕੋਸ਼ਿਸ਼ ਬੇਕਾਰ ਹੈ ਕਾਰਣ ਇਹ ਹੋ ਸਕਦੇ ਹਨ ਕਿ ਲੋਕ ਆਪਣੇ ਕਾਰਜਕ੍ਰਮ ਵਿੱਚ ਰੁੱਝੇ ਹੋਏ ਹਨ, ਜਾਂ ਤਾਂ ਉਹ ਸਹੀ ਸਮੇਂ ਤੇ ਖਾਣਾ ਬਣਾਉਣ ਦੇ ਯੋਗ ਨਹੀਂ ਹੈ ਹੋ ਸਕਦੇ ਜਾਂ ਬਾਹਰੋਂ ਭੋਜਨ ਮੰਗਵਾਉਣ ਲਈ ਸਮਾਂ ਨਹੀਂ ਹੈ ਕੀ ਤੁਸੀਂ ਆਪਣੇ ਭੁੱਖੇ ਮਰਣ ਨੂੰ ਠੰਢਾ ਕਰਨਾ ਚਾਹੁੰਦੇ ਹੋ। ਫਿਰ ਇੱਥੇ ਉਹ ਤਰੀਕਾ ਹੈ ਜਿੱਥੇ ਮਸਾਲੇਦਾਰ ਅਤੇ ਸਵਾਦੀ restaurant ਅਤੇ ਹੋਰ ਭੋਜਨ ਸਮੱਗਰੀ points ਨੇ, ਹੁਣ ਇਸ ਦੁਆਰਾ ਆਪਣਾ ਭੋਜਨ deliver ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤੇ ਲੋਕ ਭੁੱਖੇ ਮਰਨਾ ਬੰਦ ਕਰ ਸਕਦੇ ਹਨ ਅਤੇ ਇਸ delivery system ਦੁਆਰਾ ਪੇਸ਼ ਕ~ ਕਤਾਰਾਂ ਵਿੱਚ ਖੜੇ ਹੋਣ ਦਾ ਜ਼ੋਖਮ ਲੈਣ ਦੀ ਲੋੜ ਨਹੀਂ ਹੈ,

ਕੋਈ ਪਰੇਸਾਨੀ ਵਾਲਾ ਕੰਮ ਨਹੀਂ phone calls ਰਾਹੀਂ ਭੋਜਨ order ਕਰਨ ਦੇ ਪਿੱਛਲੇ ਤਰੀਕੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸ਼ਾਮਲ ਸਨ ਜਿਵੇਂ ਕਿ Restaurant ਦੇ staff ਨੂੰ ਵੱਖੋ ਵੱਖਰੇ ਲਹਿਜੇ ਵਿੱਚ ਗੱਲ ਕਰਨ ਵਾਲੇ ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਈ ਵਾਰ ਪਿਛੋਕੜ ਵਿੱਚ ਗੜਬੜ ਹੋ ਸਕਦੀ ਹੈ, ਇਹਨਾਂ ਸਾਰਿਆਂ ਗਤੀਵਿਧੀਆਂ ਦੁਆਰਾ ਭੋਜਨ ordering ਗ਼ਲਤ ਹੋ ਸਕਦੀ ਹੈ, ਪਰ ਹੁਣ delivery ਲਈ online ਭੋਜਨ order ਕਰਨ, ਕਾਰਣ ਉਪਰੋਕਤ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ ਤੇ ਤੀਜਾ point ਹੈ restaurant ਲਈਆਂ ਆਸਾਨ ਵਾਪਾਰ

ਨਾਲ ਹੀ ਗਾਹਕ ਨੇੜੇ ਦੇ dining restaurant ਲੱਭ ਸਕਦੇ ਹਨ ਤੇ ਚੌਥਾ point ਹੈ ਸੇਵਾਵਾਂ ਚੌਵੀ ਸੱਤ ਹਨ। ਗਾਹਕ ਹਰ ਸਮੇਂ restaurant ਦੇ ਲੋਕਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਖ਼ੁਸ਼ ਹੋਣਗੇ ਅੱਜ ਕੱਲ੍ਹ pizza ਸ਼ੂਸ਼ੀ delivery ਦੇ online order ਜ਼ਿਆਦਾ ਹਨ। ਜਿਹਨਾਂ ਨੂੰ ਤੇਜ਼ੀ ਨਾਲ transfer ਹੋਣ ਦੀ ਉਮੀਦ ਹੈ ਅਣਥਕ maintenance ਚੀਨੀ ਭਾਰਤੀ ਥਾਈ food restaurant menu online ਦੀਆਂ ਤਿਆਰ posts ਦੇ ਨਾਲ ਕੀਮਤ ਵਾਧੂ ਵਸਤੂਆਂ ਅਤੇ ਹੋਰ ਮਾਮਲਿਆਂ ਨੂੰ Update ਕਰਨ ਦੇ ਮਾਮਲੇ ਵਿੱਚ print out ਲੈਣ ਦੀ ਕੋਈ ਲੋੜ ਨਹੀਂ ਹੈ ਨਾ ਹੀ ਗਾਹਕ ਵੱਖ ਵੱਖ food points ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਕੀਮਤਾਂ ਅਤੇ ਸੇਵਾਵਾਂ ਦੀ ਤੁਲਨਾ ਕਰ ਸਕਦੇ ਹਨ।

ਵਸਤਾਂ ਨੂੰ online order ਕਰਨ ਵਾਂਗ ਇਹਨਾਂ ਵਿੱਚੋਂ ਬਹੁਤ ਸਾਰੇ ਗਾਹਕਾਂ ਨੂੰ ਅਕਸਰ order ਕਰਨ ਨੂੰ ਸੁਵਿਧਾਜਨਕ ਬਣਾਉਣ ਲਈ ਉਹਨਾਂ ਕੋਲ ਖ਼ਾਤੇ ਰੱਖਣ ਦੀ ਇਜਾਜ਼ਤ ਦਿੰਦੇ ਹਨ ਇਹ ਇੱਕ ਗਾਹਕ ਇੱਕ ਗਾਹਕ ਇੱਕ ਪਸੰਦੀਦਾ restaurant ਦੀ ਖੋਜ ਕਰੇਗਾ ਆਮਤੌਰ ਤੇ ਪਕਵਾਨਾਂ ਦੀ ਕਿਸਮ ਦੁਆਰਾ filter ਕੀਤਾ ਜਾਂਦਾ ਹੈ ਅਤੇ ਉਪਲਬਧ ਚੀਜ਼ਾਂ ਵਿੱਚੋਂ ਚੁਣਦਾ ਹੈ। ਅਤੇ delivery ਜਾਂ pickup ਦੀ ਚੌਣ ਕਰਦਾ ਹੈ restaurant online food company ਨੂੰ ਪ੍ਰਤੀਸ਼ਤ ਵਾਪਸ ਕਰਦੇ ਹਨ ਕਰਨ ਕਰਨ ਦੇ ਨਾਲ, ਭੁਗਤਾਨ ਜਾਂ ਤਾਂ credit card ਜਾਂ ਨਕਦ ਦੁਆਰਾ ਕੀਤਾ ਜਾ ਸਕਦਾ ਹੈ online ordering system ਇੱਕ ਤਨਕੀਨਕ ਹੈ, ਜੋ ਗਾਹਕ ਨੂੰ ਉਹਨਾਂ ਦੇ computer ਜਾਂ smartphone ਵਿੱਚ, ਸਥਾਪਿਤ ਕੀਤੇ web browser ਦੀ ਵਰਤੋਂ ਕਰਕੇ internet ਰਾਹੀਂ ਆਪਣੇ ਮਨਪਸੰਦ ਭੋਜਨ ਨੂੰ online order ਕਰਨ ਦੀ ਇਜਾਜ਼ਤ ਦਿੰਦੀ ਹੈ। ਇਸ ਪ੍ਰਣਾਲੀ ਨੂੰ ਲਾਗੂ ਕਰਨ ਨਾਲ fast food ਉਦਯੋਗ ਨੂੰ ਉਸ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਮਿਲ ਸਕਦੀ ਹੈ, ਜਿਸ ਦਾ ਉਹ ਰਵਾਇਤੀ ਭੋਜਨ ordering ਪ੍ਰਕਿਰਿਆਵਾਂ ਦੀ ਵਰਤੋਂ

system ਗਾਹਕ ਅਤੇ restaurant ਦੋਵਾਂ ਲਈ ਅਤੀਤ ਦੀ ਤੁਲਨਾ ਵਿੱਚ ਭੋਜਨ order ਕਰਨ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਬਣਾਉਂਦਾ ਹੈ ਗਾਹਕ ਹਰ ਥਾਂ ਅਤੇ ਕਿਤੇ ਵੀ order ਦੇ ਸਕਦਾ ਹੈ। ਜਦੋਂ ਵੀ ਉਹਨਾਂ ਲਈ internet connection ਉਪਲਬਧ ਹੁੰਦਾ ਹੈ ਗਾਹਕ website ਤੱਕ ਪਹੁੰਚ ਪਹੁੰਚ ਕਰਦੇ ਹਨ ਅਤੇ online menu display ਤੋਂ ਉਹ ਭੋਜਨ ਚੁਣਦੇ ਹਨ ਜੋ ਉਹ ਪਸੰਦ ਕਰਦੇ ਹਨ। ਫਿਰ ਗਾਹਕਾਂ ਨੂੰ ਇਹ ਚੋਣ ਕਰਨੀ ਪੈਂਦੀ ਹੈ ਕਿ ਭੋਜਨ ਉਹਨਾਂ ਨੂੰ deliver ਕੀਤਾ ਜਾਂਦਾ ਹੈ ਜਾਂ ਇਸਨੂੰ pickup ਲਈ pack ਕੀਤਾ ਜਾਵੇਗਾ। ਅਤੇ ਭੁਗਤਾਨ ਵਿੱਧੀ delivery ਜਾਂ ਚੁੱਕਣ ਅਤੇ ਅੰਤ ਵਿੱਚ ਹੋਵੇਗੀ ਇਹ ਗਾਹਕ ਨੂੰ double checking ਲਈ ਸਾਰੇ। Order ਵੇਰਵੇ ਦਿਖਾਏਗਾ ਅਤੇ COVID nineteen ਤੋਂ ਪਹਿਲਾਂ ਉਵੇਲ netflix ਅਤੇ amazonprime ਦੁਆਰਾ ਸ਼ੁਰੂ ਕੀਤੀ ਆਨਲਾ~ online demand ਅਰਥਵਿਵਸਥਾ ਨੇ ਪਹਿਲਾਂ ਹੀ restaurant ਉਪਯੋਗ ਵਿੱਚ ਆਪਣਾ ਪ੍ਰਸਾਰ ਸ਼ੁਰੂ ਸ਼ੁਰੂ ਕਰ ਦਿੱਤਾ ਸੀ। ਖ਼ਪਤਵਾਰ ਭੋਜਨ ਸਮੇਤ ਆਪਣੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਹੂਲਤ ਚਾਹੁੰਦੇ ਹਨ। COVID ਤੋਂ ਬਾਅਦ ਵੀ ਦੀ ਨਵੀਂ ਦੁਨੀਆ ਵਿੱਚ ਭੋਜਨ ਦੀ ਸਹੂਲਤ ਦੀ ਮੰਗ ਵਧੀ ਹੈ ਦੇਖੋ ਜ਼ਰੂਰਤਾਂ ਜਿਵੇਂ ਕਿ ਆਸਰਾ inplace order ਅਤੇ ਕਿਉਂਕਿ ਬਹੁਤ ਸਾਰੇ brand ਭੋਜਨ delivery ਸੇਵਾ bandwagon ਤੇ ਛਾਲ ਮਾਰ ਰਹੇ ਹਨ ਇਸ ਵਿੱਚ ਇਸ ਸੇਵਾ ਨੂੰ ਗਾਹਕਾਂ ਲਈ ਉਪਲਬਧ ਕਰਵਾਉਣ ਲਈ, Restaurant ਜਾਂ ਤਾਂ third party food delivery ਸੇਵਾਵਾਂ ਤੇ ਭਰੋਸਾ ਕਰ ਰਹੇ ਹਨ ਜਾਂ online ordering system ਨਾਲ ਆਪਣਾ ਖੁੱਦ ਦਾ ਨਿਰਮਾਣ ਕਰ ਰਹੇ ਹਨ। ਇਹ ਸਪਸ਼ਟ ਹੈ ਕਿ takes out pick~ pickout ਤੇ delivery ਦੀ ਮ~ ਮੰਗ ਇੱਥੇ ਰਹਿਣ ਲਈ ਹੈ ਪਰ restaurants ਲਈ ਇਸਦਾ ਕੀ ਅਰਥ ਹੈ, ਕਿੰਨੇ ਲੋਕ ਹਜੇ ਵੀ, Take out ਦਾ order ਦੇਣ ਨੂੰ ਤਰਜੀਹ ਦੇਣਗੇ ਜਾਂ ਖਾਣੇ ਦੀ ਬਨਾਮ ਖਾਣਾ deliver ਕਰਵਾਉਣਾ ਚਾਹੁੰਦੇ ਹਨ ਜਾਂ ਕੀ ਉਹ curbside pickup ਵਿਕ~ ਵਿਕਲਪ ਚਾਹੁੰਦੇ ਹਨ, ਕੀ ਇਸਦਾ ਮਤਲਬ ਇਹ ਹੈ ਕਿ delivery ਸੇਵਾ ਦੀ ਪੇਸ਼ਕਸ ਕਰਨਾ ਹਜੇ ਵੀ ਸਮੇਂ ਅਤੇ ਸਰੋਤਾਂ ਦੇ ਨਿਵੇਸ ਦੇ ਯੋਗ ਹੈ ਕਿਉਂਕਿ ਸਾਰੇ restaurant ਵੱਖੋ ਵੱਖਰੇ ਹਨ। ਅਤੇ ਵੱਖੋ ਵੱਖਰੇ ਗਾਹਕਾਂ ਨੂੰ ਸੇਵਾ ਦਿੰਦੇ ਹਨ ਇਸ ਲਈ ਕੋਈ ਵੀ ਇੱਕ ਆਕਾਰ fit ਪੂਰਾ ਜਵਾਬ ਨਹੀਂ ਹੈ ਅਸੀਂ ਤੁਹਾਡੇ ਲਈ ਸਾਰੇ ਕਾਰਕ ਰੱਖ ਰਹੇ ਹਾਂ।

ਜੇਕਰ delivery ਤੁਹਾਡੇ ਕਾਰੋਬਾਰ ਦਾ ਵੱਡਾ ਹਿੱਸਾ ਬਣ ਜਾਂਦੀ ਹੈ, ਜਾਂ ਜੇਕਰ ਤੁਸੀਂ ਭੂਤ ਰਸੋਈ ਦੇ model ਤੇ shift ਹੋ ਜਾਂਦੇ ਹੋ ਤਾਂ ਤੁਸੀਂ ਕਿਰਾਏ ਤੇ ਬਚਾਉਣ ਲਈ ਜਾਂ ਘਰ ਦੇ ਸਾਹਮਣੇ staff ਨੂੰ ਮਜ਼ਦੂਰੀ ਤੇ ਬਚਾਉਣ ਲਈ ਆਪਣੀ ਜਗ੍ਹਾ ਨੂੰ ਘਟਾਉਣ ਬਾਰੇ ਦੇਖ ਸਕਦੇ ਹੋ ਨਵੇਂ ਗਾਹਕਾਂ ਲਈ exposers delivery ਤੁਹਾਨੂੰ regular ਲੋਕਾਂ ਸਥਾਨਕ ਲੋਕਾਂ ਅਤੇ ਆਲੇ ਦੁਆਲੇ ਦੇ ਹੋਰ ਗਾਹਕਾਂ ਤੋਂ ਬਾਹਰ ਦੇ ਬਾਹਰ ਦੇ ਨਵੇਂ ਗਾਹਕਾਂ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ ਜੋ ਖ਼ਾਸ ਤੌਰ ਤੇ ਮਹੱਤਵਪੂਰਨ ਹੁੰਦਾ ਹੈ ਜਦੋਂ restaurant ਘੱਟ ਸਮਰਥਾ ਤੇ ਕੰਮ ਕਰ ਰਹੇ ਹੁੰਦੇ ਹਨ ਜਾਂ ਲੋਕ ਹਜੇ ਵੀ ਬਾਹਰ ਖਾਣਾ ਖਾਣ ਬਾਰੇ ਸੁਚੇਤ ਹੁੰਦੇ ਹਨ ਨਾਲ ਹੀ ਇਹ ਸ਼ਹਿਰੀ ਸਥਾਨਾਂ ਵਿੱਚ ਹੋਰ ਵੀ ਮਹੱਤਵਪੂਰਨ ਹੈ। ਜਿੱਥੇ ਸੰਭਾਵੀ ਗਾਹਕਾਂ ਕੋਲ ਕਾਰ ਤੱਕ ਪਹੁੰਚ ਨਹੀਂ ਹੋ ਸਕਦੀ ਤੀਜੀ ਧਿਰ ਦੀਆਂ apps ਇਸ ਪਹੁੰਚ ਨੂੰ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ ਕਿਉਂਕਿ

ਆਪਣੇ restaurant ਨੂੰ ਉਹਨਾਂ ਦੇ ਸਮੂਹਕ ਲੱਖਾਂ ਗਾਹਕਾਂ ਦੇ ਸਾਹਮਣੇ ਰੱਖਦੇ ਹੋ ਤੁਸੀਂ ਆਪਣਾ menu dinner ਦੇ ਸਾਹਮਣੇ ਪ੍ਰਾਪਤ ਕਰੋਗੇ ਜੋ ਆਮ ਪੈਦਲ ਦੂਰੀ ਤੋਂ ਬਾਹਰ ਹਨ।

ਕਿਉਂਕਿ ਪਿੱਛਲੇ ਕੁੱਝ ਮਹੀਨਿਆਂ ਵਿੱਚ ਜ਼ਿਆਦਾਤਰ dining rooms ਨੂੰ ਕਿਸੇ ਸਮੇਂ ਬੰਦ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ ਭੂਤ restaurants ਕੋਲ, ਅਸਲ ਵਿੱਚ ਚਮਕਣ ਦਾ ਸਮਾਂ ਸੀ dinner ਨੂੰ ਉਹਨਾਂ ਨੇ ਮਨਪਸੰਦ ਪਕਵਾਨਾਂ ਨੂੰ ਸੁਰੱਖਿਅਤ ਢੰਗ ਨਾਲ ਪ੍ਰਾਪਤ ਕਰਨ ਵਿੱਚ ਮਦਦ ਕਰਨ ਅਤੇ ਹੇਠਾਂ ਦਿੱਤੇ ਖ਼ੇਤਰਾਂ ਵਿੱਚ restaurant ਮਾਲਕਾਂ ਲਈ ਸੰਚਾਲਨ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਕੀਤੀ ਗਈ ਹੈ ਮਾਹਰ ਭਵਿੱਖਬਾਣੀ ਕਰਦੇ ਹਨ ਕਿ ਮਹਾਂਮਾਰੀ ਦੇਸ ਭਰ ਵਿੱਚ ਭੂਤ ਰਸੋਈਆਂ ਤੇ,

ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਗੁਰਤੇਜ ਸਿੰਘ ਹੈ ਜੀ ਤੇ ਮੈਂ ਪਿੰਡ ਕੁੰਬੜੇ ਦਾ ਰਹਿਣ ਵਾਲਾ ਹੈ ਤੇ ਤੁਹਾਨੂੰ ਮੈਂ ਅਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਣ ਜਾ ਰਿਹਾ ਹਾਂ।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

ਛੋਲਾਂ ਸੌ ਛਿਆਹਠ ਈਸਵੀ ਵਿੱਚ ਪਟਨਾ ਵਿਖੇ ਮਾਤਾ ਗੁਜਰੀ ਜੀ ਕੁੱਖੋਂ ਹੋਇਆ ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਇਹਨਾਂ ਇਹਨਾਂ ਦਿਨਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਆਸਾਮ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

ਸ਼ਹੀਦੀ ਦੇਣ ਲਈ ਪ੍ਰੇਰਿਆ ਔ~ ਔਰੰਗਜੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਨਾ ਬਣਨ ਉੱਤੇ ਸ਼ਹੀਦ ਕਰ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਰਾਏ ਜੀ ਦੇ ਅੰਦਰ ਇਸ ਅਤਿਆਚਾਰੀ ਬਾਦਸ਼ਾਹ ਦੇ ਵਿਰੁੱਧ ਘ੍ਰਿਣਾ ਦੇ ਭਾਂਬੜ ਵਲ ਉੱਠੇ ਉਹਨਾਂ ਨੇ ਧਰਮ ਦੇੇ ਨਾਂ ਤੇ ਜ਼ੁਲਮ ਕਰਨ ਵਾਲੇ ਔਰੰਗਜੇਬ ਦੇ ਜਾਂਚ ਵਿਰੁੱਧ ਲੜਨ ਦਾ ਨਿਸ਼ਚਾ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੂੰ ਸਾਲਾਂ ਦੀ ਉਮਰ ਵਿੱਚ ਗੁਰਗੱਦੀ ਉੱਤੇ ਬੈਠੇ ਉਹਨਾਂ ਨੇ ਸਮਾਜ ਦੇ ਦੁਆਲੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਵਿੱਚ ਸ਼ਕਤੀ ਭਰਨ ਦਾ ਨਿਸ਼ਚਾ ਕਰ ਲਿਆ ਉਹ ਜ਼ੁਲਮ ਤੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਜਾਣ, ਆਪ ਇੱਕ ਮਹਾਨ ਦੇ ਕਵੀ ਸਨ, ਉਹਨਾਂ ਦਾ ਵਿਚਾਰ ਸੀ ਕਿ ਚੰਗਾ ਕੰਮਾਂ ਵਿੱਚ ਹੈ ਤੇ ਦਿਲ ਦੇ ਹਨੇਰੇ ਪੱਖਾਂ ਨੂੰ ਚਾਨਣ ਕਰਦਾ ਹੈ, ਆਪਦੇ ਦਰਬਾਰ ਵਿੱਚ ਬਵੰਜਾ ਮਹਾਨ ਕਵੀ ਸਨ ਉਹਨਾਂ ਦੀ ਰਚਨਾ ਦੇ ਲੋਕਾਂ ਅੰਦਰ ਵੀਰਤਾ ਦੀ ਭਾਵਨਾ ਕੁੱਟ ਕੁੱਟ ਕੇ ਭਰੀ ਭਰੀ ਹੈ ਆਪ ਕੁੱਝ ਦੇ ਜਿੰਨਾਂ ਨਾਲ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਆਉਂਦਾ ਸ਼ਹਿਰ ਵਿੱਚ ਵੀ ਰਹੇ ਆਪ ਦੀ ਬੰਦੀ ਸ਼ਕਤੀ ਦੇ ਪ੍ਰਸਿੱਧ ਕਾਰਕ ਆਲੇ ਅਹ ਦੁਆਲੇ ਕਈ ਪਹਾੜੀ ਰਾਜਿਆਂ ਦੇ ਖ਼ਾਸ ਕਰਕੇ ਬਿਲਾਸਪੁਰ ਦੇ ਰਾਜੇ ਤੇ ਦੇ ਅੰਦਰ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 ਨੂੰ ਸਿਪਾਹੀਆਂ ਦਾ ਰੂਪ ਦੇਣ ਦਾ ਵਿਚਾਰ ਬਣਾਇਆ, ਇਸ ਉਦੇਸ਼ ਲਈ ਸੋਲਾ ਸੌ ਨੜ੍ਹਿਨਵੇਂ ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਸਿੱਖ ਧਰਮ ਨੂੰ ਇੱਕ ਵੱਖਰਾ ਰੂਪ ਦੇ ਦਿੱਤਾ, ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਤੇ ਕਿਹਾ ਸਵਾ ਲਾਖ ਸੇ ਏਕ ਲੜਾਊਂ ਤਬੈ ਗੁਰੂ ਨਾਮ ਕਹਾਊਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਜੀ ਪਾਸੋਂ ਹਾਰ, ਹਾਰ ਕੇ ਆਪਦੀ ਸਿਕਾਇਤ ਕੀਤੀ, ਉਸਨੇ ਭਾਰੀ ਫ਼ੋਜ ਆਨੰਦਪੁਰ ਸਾਹਿਬ ਦੇ ਘਰੇ ਲਈ ਭੇਜ ਦਿੱਤੀ ਸਾਲ ਭਰ ਘੇਰਾ ਜਾਰੀ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬਰੀ ਕਿਲ੍ਹਾ ਛੱਡਣਾ ਪਿਆ, ਚੰਮਕੌਰ ਦੀ ਲੜਾਈ ਵਿੱਚ ਆਪ ਦੇ

ਆਪ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਖਿਦਰਾਨੇ ਦੀ ਢਾਬ ਪਹੁੰਚੇ, ਇੱਥੇ ਮੁੜ ਆਪ ਦਾ ਸਾਹਮਣਾ ਮੁਗਲ ਫ਼ੌਜ ਨਾਲ ਹੋਇਆ, ਇਸ ਚਾਲੀ ਮੁਕਤਿਆਂ ਦੇ ਸ਼ਹੀਦੀ ਸ਼ਹੀਦੀ ਨਾਲ ਨਾਂ ਮੁਕਤਸਰ ਪਿਆ ਇੱਥੋਂ ਆਪ ਤਲਵੰਡੀ ਨੇ ਇੱਥੇ ਹੀ ਆਪਣੇ ਗੁਰੂ ਸਾਹਿਬ ਨੂੰ ਸਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਦਰਜ ਕੀਤੀ ਆਪਣੇ ਦੀਨਾ ਕਾਂਗੜੇ ਤੋਂ ਔ~ ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖਿਆ ਤੇ ਤੇ ਆਪ ਨੰਦੇੜ ਜਾ ਪਹੁੰਚੇ ਇੱਥੇ ਆਪਣੇ ਮਾਧੋ ਦਾਸ ਵੈਗਾਰੀ ਮਾਧੋ ਦਾਸ ਵੈਗਾਰੀ ਨੂੰ ਸਿੰਘਾਂ ਸਜਾ ਕੇ ਉਸ, ਉਸਦਾ ਨਾਂ ਬੰਦਾ ਬਹਾਦਰ ਤੇ ਪੰਜਾਬ ਵੱਲ ਤੋਰਿਆ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਸਤਾਰਾਂ ਸੌ ਅੱਠ ਈਸਵੀ ਜੋਤੀ ਜੋਤ ਸਮਾ ਗਏ, ਆਪ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿੱਚ ਸਦਾ ਸੁਨਿਹਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਦਸਵੇਂ ਇਸ ਮਹਾਨ ਤੇ ਅਦੁੱਤੀ ਸਖ਼ਸੀਅਤ ਦਾ ਜਨਮ ਛੋਲਾਂ ਸੌ ਸ~ ਛਿਆਹਠ ਈਸਵੀ ਵਿੱਚ ਪਟਨਾ ਵਿਖੇ ਮਾਤਾ ਗੁਜਰੀ ਦੀ ਕੁਖੋਂ ਹੋਇਆ, ਆਪ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ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 ਆਪ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸਮੇਂ ਆਪਣੇ ਪਿਤਾ ਦੀ, ਪਿਤਾ ਜੀ ਨੂੰ ਮਜ਼ਲੂਮਾਂ ਦੀ ਰਾਖੀ, ਤੇਗ ਬਹਾਦਰ ਜੀ ਨੂੰ ਮੁਸਲਮਾਨ ਨਾ ਬਣਨ ਉੱਤੇ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਰਾਏ ਦੇ ਅੰਦਰ ਇਸ ਅਤਿਆਚਾਰੀ ਬਾਦਸ਼ਾਹ ਦੇ ਵਿਰੁੱਧ ਘਿਣਾ ਦੇ ਭਾਂਬੜ ਬਲ ਅਹ ਉੱਠੇ, ਇਹਨਾਂ ਨੇ ਧਰਮ ਦੇ ਨਾਂ ਤੇ ਜ਼ੁਲਮ ਕਰਨ ਵਾਲੇ ਔਰੰਗਜ਼ੇਬ ਦੇ ਜਾਂਚ ਵਿਰੁੱਧ ਤੇ ਜ਼ੁਲਮ ਕਰਨ ਵਾਲੇ ਔਰੰਗਜੇਬ ਦੇ ਜਾਂਚ ਵਿਰੁੱਧ ਲੜਨ ਦਾ ਨਿਸ਼ਚਾ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੂੰ ਸਾਲਾਂ ਦੀ ਉਮਰ ਵਿਚ ਗੁਰਗੱਦੀ ਉੱਤੇ ਬੈਠਾ, ਉਨ੍ਹਾਂ ਨੇ ਸਮਾਜ ਦੇ ਲਿਤਾੜੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ, ਉਹਨਾਂ ਵਿਚ ਸ਼ਕਤੀ ਭਰਨ ਦਾ ਨਿਸ਼ਚਾ ਕਰ ਲਿਆ ਤਾਂ ਜੋ ਉਹ ਜ਼ੁਲਮ ਅਤੇ ਅਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਯੋਗ, ਯੋਗ ਹਨ ਆਪ ਇਕ ਮਹਾਨ ਸਾਹਿ~ ਸਾਹਿਤ ਰਸੀਏ ਤੇ ਕਵੀ ਸਨ ਉਨਾਂ ਦਾ ਵਿਚਾਰ ਸੀ ਕਿ ਚੰਗਾ ਸਾਹਿਤ ਦਾ ਕੰਮਾਂ ਵਿੱਚ ਰੂਹ ਫੂਕਦਾ ਹੈ। ਜੀਵਨ ਦੇ ਹਨੇਰੇ ਪੱਖਾਂ ਨੂੰ ਚਾਨਣ ਕਰਦਾ ਹੈ, ਆਪ ਦੇ ਦਰਬਾਰ ਵਿੱਚ ਬਵੰਜਾ ਮਹਾਨ ਕਵੀ ਸਨ ਉਨਾਂ ਦੀ ਰਚਨਾ ਨੇ ਲੋਕਾਂ ਅੰਦਰ ਵੀਰਤਾ ਦੀ ਭਾਵਨਾ ਕੁਟ ਕੁਟ ਕੇ ਭਰ ਦਿੱਤੀ।

ਤੇ ਖਾਸ ਕਰਕੇ ਬਿਲਾਸਪੁਰ ਦੇ ਰਾਜੇ ਭੀਮ 'ਚ ਭੀਮ ਅੰਦਰ ਈਰਖਾ ਦੀ ਅੱਗ ਭੜਕ ਉਠ, ਨਤੀਜੇ ਵਜੋਂ ਭੰਗਾਣੀ ਦਾ ਯੁੱਧ ਹੋਇਆ, ਜਿਸ ਵਿਚ ਭੀਮ ਚੰਦ ਤੇ ਉਸ ਦੇ ਸਾਥੀਆਂ ਦੀ ਬੁਰੀ ਤਰ੍ਹਾਂ ਹਾਰ ਹੋਈ। ਦੀ ਬੁਰੀ ਤਰ੍ਹਾਂ ਹਾਰ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਤਿਆਰ ਕੀਤੇ ਸੰਤ ਸਿਪਾਹੀਆਂ ਦੀ ਪਹਿਲੀ ਜਿੱਤ ਸੀ, ਇਸ ਪਿਛੋਂ ਆਪ ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਸਾਹਿਬ ਆ ਕੇ ਆਪ ਨੇ ਪੈਂਤਾਂ ਨੂੰ ਸਿਪਾਹੀਆਂ ਦਾ ਰੂਪ ਦੇਣ ਰੂਪ ਰੂ~ ਰੂਪ ਦੇਣ, ਰੂਪ ਦੇਣ ਦਾ ਵਿਚਾਰ ਬਣਾਇਆ। ਇਸੇ ਉਦੇਸ਼ ਲਈ ਛੋਲਾਂ ਸੌ ਨੜ੍ਹਿਨਵੇਂ ਈਸਵੀ ਨੂੰ ਵਿਸਾਖੀ ਵਾਲੇ ਦਿਨ ਆਪ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਸਿੱਖ ਧਰਮ ਨੂੰ ਇੱਕ ਵੱਖਰਾ ਇੱਕ ਵੱਖਰਾ ਰੂਪ ਦੇ ਦਿੱਤਾ, ਆਪ ਨੇ ਖਾਲਸਾ ਪੰਥ ਦੀ ਨੀਂਹ ਰੱਖੀ, ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਹਾਰ ਖਾ ਕੇ ਔਰੰਗਜ਼ੇਬ ਕੋਲ ਸ਼ਿਕਾਇਤਾਂ ਕੀਤੀ ਕਿ ਕਿ ਫ਼ੋ~ ਭਾਰੀ ਫੌਜ

ਆਪ ਦੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਛੋਟੇ ਸਾਹਿਜ਼ਾਦੇ ਸਰਹੰਦ ਨਵਾਬ ਦੇ ਮੁਸਲਮਾਨ ਨਾ ਬਣਨ ਉਤੇ ਜੀਉਂਦਿਆਂ ਨੀਹਾਂ ਵਿੱਚ ਚਿਣਾ ਦਿੱਤਾ। ਆਪ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਖਿਦਰਾਨੇ ਦੀ ਢਾਬ ਪਹੁੰਚੇ, ਇੱਥੇ ਮੁੜ ਆਪ ਦਾ ਸਾਹਮਣਾ ਮੁਗਲ ਫੌਜ ਮੁਗਲ ਫ਼ੌਜ ਦੇ ਨਾਲ ਹੋਇਆ।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 ਇਥੋਂ ਆਪ ਤਲਵੰਡੀ ਸਾਬ ਦੇ, ਇਥੇ ਹੀ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਵਿਚ ਦਰਜ ਕੀਤੀ, ਆਪਣੇ ਦੀਨਾ ਕਾਂਗੜੇ ਤੋਂ ਔਰੰਗਜੇਬ ਨੂੰ ਜਫ਼ਰਨਾਮਾ ਲਿਖਿਆ ਤੇ ਆਪ ਨੰਦੇੜ ਜਾ ਪਹੁੰਚੇ, ਇਥੇ ਆਪਨੇ ਮਾਧੋ ਦਾਸ ਬੈਂਗਾਰੀ ਨੂੰ ਸਿੰਘ ਸਜਾ ਕੇ ਉਸ ਦਾ ਨਾਂ ਬਾਬਾ ਬੰਦਾ ਸਿੰਘ ਰੱਖ ਕੇ ਪੰਜਾਬ ਵੱਲ ਤੋਰਿਆ ਧੰਨਵਾਦ। Hello Hello ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ? ਹਾਂਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੁਸੀਂ ਦੱਸੋ ਕਿੱਦਾਂ ਠੀਕ ਹੋ? ਹਾਂਜੀ, ਹਾਂਜੀ ਵਧੀਆ ਹੋਰ ਘਰ ਪਰਿਵਾਰ ਸਭ ਵਧੀਆ? ਹਾਂਜੀ ਸਭ ਵਧੀਆ ਜੀ। ਹੋਰ ਫਰੀ ਸੀਗੇ ਤੁਸੀਂ

ਮੈਂ ਨਾ ਅਹ ਇੱਕ topic ਕਰਨਾ ਸੀ ਥੋੜ੍ਹਾ ਜਿਹਾ discuss ਜਿੱਦਾਂ ਕਿ ਜਵਾਹਰ ਲਾਲ ਨਹਿਰੂ ਜੀ ਨੇ

ਜਿੰਨਾ ਕਿ ਇੱਕ ਰਾਜਨੇਤਾ ਵੀ ਤੇ ਵੀਹਵੀਂ ਸਦੀ ਦੇ ਮੱਧ ਦੌਰਾਨ ਇੱਕ ਕੇਂਦਰੀ ਹਸਤੀ ਵੀ ਮੰਨੇ ਜਾਂਦੇ ਸੀ ਪਰ ਉਹਨਾਂ ਦਾ ਮੈਨੂੰ ਨਾ ਪੂਰਾ explain ਕਰਕੇ ਦੱਸੋਂਗੇ ਵੀ ਉਹ ਉਹਨਾਂ ਦਾ ਜਨਮ ਕਦੋਂ ਹੋਇਆ ਤੇ ਉਹਨਾਂ ਨੇ ਕਿਹੜੇ ਅੰਦੋਲਨ 'ਚ ਹਿੱਸਾ ਲਿਆ ਉਸ ਬਾਰੇ ਮੈਨੂੰ ਕੁਛ ਪਤਾ ਨੀ ਹੈ।

ਹਾਂਜੀ ਹਾਂਜੀ ਜਿਵੇਂ ਜਵਾਹਰ ਲਾਲ ਨਹਿਰੂ ਕਸ਼ਮੀਰ ਜਵਾ~ ਅਹ ਜਵਾਹਰ ਲਾਲ ਨਹਿਰੂ ਤੇ ਉਹਨਾਂ ਦੇ ਜਨਮ ਦੀ ਗੱਲ ਕਰੀਏ ਤੇ ਚੌਦਾਂ ਨਵੰਬਰ nineteen eighty-eight ਵਿੱਚ ਹੋਇਆ ਸੀ ਹਨਾ। ਅਹ ਸਤਾਈ ਮਈ nineteen sixty-four ਦੇ ਵਿੱਚ ਇੱਕ ਭਾਰਤੀ ਰਾਜਨੇਤਾ ਹੋਰ ਰਾਜਨੇਤਾ ਹੋਰ ਪਾਰਟੀ ਸੁਤੰਤਰਤਾ ਅੰਦੋਲਨ ਦੇ ਇੱਕ ਮਹੱਤਵਪੂਰਨ ਨੇਤਾ ਸੀਗੇ ਉਹ। ਤੇ ਉਹਨਾਂ ਨੇ nineteen ਅਹ forty seven ਦੇ ਵਿੱਚ ਭਾਰਤੀ ਰਾਸ਼ਟਰੀ ਕਾਂ~ ਅਹ ਕਾਂਗਰਸ ਦੁਆਰਾ ਸੁਤੰਤਰਤਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਗਏ ਸੀਗੇ।